ਇਹ ਇੱਕ ਪਿੱਚਰ ਹੈ ਜਿਸ ਪਿੱਚਰ ਵਿੱਚ।

ਇਹ ਇੱਕ ਬਹੁਤ ਵਧੀਆ ਅਤੇ ਸ਼ਾਂਤ ਜਿਹਾ ਏਰੀਆ --

ਜੋ ਕੀ ਸਾਨੂੰ ਬੋਹੁਤ ਵਧੀਆ ਲੱਗ ਰੇਹਾ ਹੈ ਇਹ ਬੋਹੁਤ ਵਧੀਆ ਵਿਊ --

ਜੋ ਕਿ ਸਾਨੂੰ ਬਹੁਤ ਸ਼ਾਂਤ ਅਤੇ ਵਧੀਆ ਜਿਹਾ--

ਜਿੱਸ ਵਿੱਚ ਅੱਸੀ ਬੋਹਤ ਸ਼ਾਂਤ ਅਤੇ ਵਧੀਆ ਜਿਹਾ ਵਿਊ --

ਇੱਕ ਗੁਰੂਦਵਾਰਾ ਸਾਹਿਬ ਦੇਖ ਰਹੇ ਹਾਂ।

ਸ਼ਾਂਤ ਜਿਹਾ ਏਰੀਆ ਬਣਿਆ ਹੋਇਆ ਦਿਖ ਰਿਹਾ ਹੈ।

ਇਸ ਵਿੱਚ ਦੇਖ ਰਹੇ ਹਾਂ ਇਹ ਬਹੁਤ ਵਧੀਆ ਬਣਿਆ ਹੋਇਆ--

ਇਹ ਇੱਕ ਪਿਚਰ ਹੈ ਇਸ ਪਿਚਰ ਵਿੱਚ ਅਸੀਂ ਬਹੁਤ ਵਧੀਆ ਵਿਊ ਦੇਖ ਰਹੇ ਹਾਂ।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

ਜਿੱਸ ਵਿੱਚ ਬਹੁਤ ਵੱਡੇ-ਵੱਡੇ ਦਰਖਤ ਵੀ --

ਇੱਸ ਵਿੱਚ ਬੋਹੁਤ ਵੱਡੇ ਵੱਡੇ ਦ੍ਰਖਤ ਲੱਗੇ ਹੋਏ।

ਇਹ ਇੱਕ ਬਹੁਤ ਵਧੀਆ ਜਿਹਾ ਏਰੀਆ ਬਣਿਆ ਹੋਇਆ ਹੈ।